ਪ੍ਲੇਟੇ ਰੱਖ ਦੇ ਫ਼ੇਰ ਆਪਾਂ ਨੂੰ cutting ਕਰਨ ਪਉਗੀ ਹਾਂ ਉਹਦੇ ਫ਼ੇਰ ਟੁਕੜੇ ਕਰਨੇ ਪੈਣਗੇ

ਜੀਕਣ cake ਦਾ ਹੁੰਦਾ cake ਦਾ ਉਹ ਬਣ ਜਾਂਦਾ ਡੱਬੇ ਵਿੱਚ ਬਣਾ ਲਓ bowl ਵਿੱਚ ਬਣਾ ਲਓ

ਰੱਖਣਾ ਪੈਂਦਾ ਇਹਨੂੰ boil ਕਰਨਾ ਪੈਂਦਾ ਚਲੋ ਫ਼ੇਰ ਮੈਂ ਬਣਾ ਕੇ ਦੱਸਦੀ ਹਾਂ

hello

ਹਾਂਜੀ sir ਅਹ ਹਾਂਜੀ Nancy ਕਿਵੇਂ ਹੋ ਵਧੀਆ sir ਤੁਸੀਂ ਦੱਸੋ

ਕਿੱਥੇ ਓ ਘਰੇ ਹੀ ਹੁਣੇ ਓ ਹਾਂਜੀ sir ਘਰੇ ਹੁੰਨੇ ਆਂ

ਬਸ ਘਰੇ ਅਹ ਮੈਂ ਮਤਲਬ food cook ਕਰ ਰਹੀ ਸੀ ok ਕੀ ਬਣਾ ਰਹੇ ਹੋ

white chikki ਅਹ ਕਿਵੇਂ ਬਣਦੀ ਆ white ਚ੍ਨਿਆ ਨੂੰ ਅਹ ਮਤਲਬ ਇੱਕ ਰਾਤ ਲਈ ਅਹ raise ਕਰਕੇ ਰੱਖਣਾ water ਚ ਤੇ next day ਉਹਨੂੰ ਆਪਾਂ ਦੇਖਣਾ ਤੇ wash ਕਰਕੇ ਫਿਰ ਆਪਾਂ ਜਿਵੇਂ ਮਸਾਲਾ ready ਕਰ ਲਵਾਂਗੇ ਜਿਵੇਂ ਬਾਕੀ ਸਬਜੀਆਂ ਦਾ ready ਹੁੰਦਾ

ਪਹਿਲਾਂ ਆਪਾਂ ਇੱਕ fry pan ਲਵਾਂਗੇ

ਠੀਕ ਹੈ ਉਸਦੇ ਵਿੱਚ ਥੋੜਾ ਪਾਣੀ ਪਾਕੇ ਉਸਦੇ ਵਿੱਚ white chickpea ਪਾ ਦੇਣੇ ਨੇ ਤੇ ਉਹਨਾਂ ਨੂੰ ਬਹੁਤ time ਲਈ boil ਕਰਨਾ ਜਦ ਤੱਕ ਉਹ ਸੋਫਟ ਨਾ ਜਾਣਾ

ਠੀਕ ਹੈ ਉਸਤੋਂ ਬਾਅਦ ਫ਼ੇਰ after that ਆਪਾਂ onion and tomato ready ਕਰ ਲੈਣਾ chop ਕਰਕੇ ਉਹਨਾ ਨੂੰ

ਠੀਕ ਹੈ ਆਪਾਂ ingredients ਪਾਣੇ ਨੇ ਉਸ ਚ ਜਿਵੇਂ ਕੀ ਅਹ turmeric powder and ਠੀਕ ਆ ਅਹ red chilli and ਜੋ ਵੀ ਆਪਾਂ ਹੋਰ ਮਸਾਲੇ ਜਿਹੜੇ ਵੀ add ਕਰਨੇ ਨੇ salt ਵਗੇਰਾ ਠੀਕ ਹੈ ਉਹ ਕਰਨੇ ਨੇ ਹਾਂਜੀ

ਉਸ ਤੋਂ ਬਾਅਦ ਫ਼ੇਰ ਆਪਾਂ chickpea ਨੂੰ ਦੇਖਣਾ ਵੀ ਉਹ ready ਹੋਗੀ ਅਹ ਸਬ ਮਤਲਬ ਸਬ੍ਜ਼ੀ ਬਣਾਉਣ ਲਈ ਤੇ ਫ਼ੇਰ ਉਹਨਾ ਨੂੰ ਜਿਵੇਂ ਵੀ ਆਪਣਾ ਮਸਾਲਾ ready ਹੋਗਿਆ ਫ਼ੇਰ ਉਹ ਓਇਲ ਉਹਦੇ ਉੱਤੇ ਆਗਿਆ ਮਸਾਲੇ ਤੇ ਫ਼ੇਰ ਆਪਾਂ ਉਹਦੇ ਵਿੱਚ white chickpea ਤੇ water add ਕਰ ਦੇਣਾ ਉਹਨਾ ਨੂੰ at least twenty to twenty five minutes ਮਤਲਬ ਰੱਖਣਾ ਉਹ ਗਰਮ ਹੋਣ ਲਈ fast ਅਹ ਮਤਲਬ ਹਨਾ ਤੇਜ਼ ਅੱਗ ਤੇ ਰੱਖਣਾ ਉਹਨੂੰ ਤੇ ਜਿਵੇਂ ਵੀ ਉਹ ready ਹੁੰਦੇ ਨੇ ਥੋੜਾ time ਉਸਨੂੰ ਵੀ ਆਪਾਂ ਹੋਰ ਰੱਖਣਾ ਮਤਲਬ low flame ਤੇ ਰੱਖਣਾ ਠੀਕ ਹੈ

ਹਾਂਜੀ ਉਸਤੋਂ ਬਾਅਦ ਥੋੜਾ ਮਤਲਬ check ਕਰਕੇ ਵੀ ਦੇਖ ਸਕਦੇ ਹਾਂ ਆਪਾਂ ਵੀ ready ਹੋਗੇ ਉਹ ਉਸਤੋਂ ਬਾਅਦ ਜਿਹੜਾ ਵੀ ਆਪਣੇ ਕੋਲ ਇਹ ਕਸਤੂਰੀ ਮੇਥੀ ਯਾ ਫਿਰ ਜਿਵੇਂ ਕੀ ਆਹ ਧਨੀਆ ਹੁੰਦਾ ਉਹਨੂੰ add ਕਰ ਦੇਣਾ ਠੀਕ ਆ ਤੇ ਆਪਾਂ serving ਕਰ ਸਕਦੇ ਹਾਂ ਉਸਦੀ and

ਤੇ ਕਿੰਨਾ time ਲੱਗ ਜਾਂਦਾ ਬਣਨ ਚ at least ਇਸਨੂੰ forty five minutes ਤਾਂ ਲੱਗ ਜਾਂਦੇ ਨੇ ਬਣਨ ਚ

ਆਪਾਂ ਕੁਝ ਹੋਰ ਵੀ add ਕਰ ਸਕਦੇ ਹਾਂ ਜਿਵੇਂ ਕੀ ਅਹ ਜਿਹੜੇ ਵੀ ਆਪਾਂ ਉਸ ਨਾਲ bread ਵਗੇਰਾ ਖਾਣਾ ਤਾਂ ਉਸਨੂੰ ਵੀ ਆਪਾਂ ਨਾਲ serve ਕਰ ਸਕਦੇ ਹਾਂ ਵਗੇਰਾ ਨੂੰ

tasty ਲੱਗਦੇ ਨੇ ਇਹ ਵੀ chickpea ਤੇ protein ਵੀ ਬਹੁਤ ਜਿਆਦਾ ਹੁੰਦਾ ਇਹਨਾ ਚ ਸਿਰਫ bread bread ਹੀ add ਕਰ ਸਕਦੇ ਹਾਂ ਜਾਂ ਕੁਝ ਹੋਰ ਵੀ

ਤੇ ਇਹ ਇਹ ਮਤਲਬ ਮੈਨੂੰ ਲੱਗਦਾ ਵੀ ਪੰਜਾਬ ਦੀ famous ਉਹ ਹੋਣੀ ਸਬ੍ਜ਼ੀ ਹੋਣੀ ਵੀ ਜਿਵੇਂ ਪੂਰੀ ਵਗੇਰਾ ਨਾਲ ਖਾਣ ਲਈ ਯਾ ਫਿਰ chapatti ਨਾਲ ਖਾਣ ਲਈ bread ਵਗੇਰਾ ਦੇ ਵਿੱਚ ਵੀ add ਹੁੰਦਾ ਬਹੁਤ ਅੱਛਾ ਤੇ healthy ਬਹੁਤ ਜਿਆਦਾ okay

street food ਪਸੰਦ ਆ ਥੋਨੂੰ ਬਹੁਤ ਬਹੁਤ ਪਸੰਦ ਹੈ ਇਹ ਤਾਂ ਮੈਨੂੰ street food ਚ ਜਿਵੇਂ ਕੀ ਪਸੰਦ ਹੈ ਕਿਵੇਂ

street food ਚ ਮੈਨੂੰ ਅਹ ਜਿਵੇਂ ਗੋਲ ਗੱਪੇ and ਹੋਰ ਵੀ ਬਹੁਤ ਚੀਜ਼ਾਂ ਹੋਰ ਬੇਲ ਪੁਰੀ

street food ਚ ਹੋਰ ਟਿੱਕੀ and ਸਮੋਸੇ cheaters ਵੀ ਬਹੁਤ ਪਸੰਦ ਨੇ and many other

burger ਵੀ ਪਸੰਦ ਹੈ but ਉਹ ਥੋੜਾ ਜਿਆਦਾ unhealthy ਹੈ ਆਪਣੇ ਉਰੇ ਪਟਿਆਲੇ ਦੇ ਵਿਕਰਮ burger ਬਹੁਤ famous ਏ

ਇਹ ਵੀ ਵਧੀਆ ਨੇ ਮੋਦੀ ਕਾਲੇਜ ਦੇ ਕੋਲ ਨੇ

unhealthy ਵੀ ਨਹੀ ਹੈ ਜਿਆਦਾ

ਅਹ oiled ਮਤਲਬ ਨਹੀ ਹੁੰਦੇ ਜਿਆਦਾ okay okay

ਨਹੀ ਇਹਨਾ ਦੀ bread ਜਿਹੜੀ ਉਹ fresh ਹੁੰਦੀ ਆ okay

ਇਹਨਾ ਦੇ ਹੋਰ sandwich ਹੋ ਉਹ ਵੀ ਬਹੁਤ famous ਹੈ

special ਵਿਕਰਮ burger ਉਹ ਸਭ ਤੋਂ ਜਿਆਦਾ famous ਹੈ okay ਇਸ French fries ਵੀ make ਕਰਦੇ ਨੇ French fries ਨੀ ਬਣਾਉਂਦੇ okay okay

ਵਿਕਰਮ burgers ਵਾਲਿਆਂ ਕੋਲ

okay

ਇਹਨਾ ਦੇ opposite ਹੀ ਹੈ ਇੱਕ food point ਉਹ ਵੀ ਬਹੁਤ ਵਧੀਆ ਬਣਾਉਂਦੇ ਨੇ ਉਹ ਕੀ ਕੀ ਬਣਾਉਂਦੇ ਨੇ ਉਹਨਾ ਕੋਲ burgers ਨੇ ਤੇ sandwich ਹੈ pizza

shakes ਨੇ ਕਾਫੀ ਸਾਰੇ ਅਲੱਗ ਅਲੱਗ flavors okay okay okay

ਕਿਨ੍ਹਾ ਦੇ

food point ਵਾਲਿਆਂ ਦੇ ਉਹਨਾ ਦਾ burger ਵੀ ਬਹੁਤ ਅੱਛਾ

pizza ਵੀ ਅੱਛਾ shakes ਦੇ ਕਾਫੀ ਉਹਨਾ ਦੀ varieties ਨੇ

ਨਾਲ ਉਹਨਾ ਦਾ behavior customers ਨਾਲ ਬਹੁਤ ਵਧੀਆ okay ਵੇਸੇ ਜੱਗੀ ਦਾ ਵੀ ਬਹੁਤ ਵਧੀਆ food ਹੈ ਉੱਥੇ ਦੇ

ਜੱਗੀ ਹਾਂਜੀ ਜੱਗੀ ਦੇ ਬਾਈ number

ਜੱਗੀ ਚ spring roll ਬਣਾਉਂਦੇ ਨੇ ਉਹਨਾ ਦੇ i think nutri add ਕਰਦੇ ਨੇ okay

spring roll ਤਾਂ ਹੋਰ ਵੀ ਬਹੁਤ ਜਗ੍ਹਾ ਦੇ famous ਨੇ okay

ਇੱਕ fried momos ਵੀ ਨੇ i think ਉਹ ਵੀ ਬਹੁਤ ਵਧੀਆ ਨੇ

ਹਾਂਜੀ ਹਾਂਜੀ ਅਸੀਂ ਜਦੋਂ ਵੀ ਕੋਈ birthday ਵਗੇਰਾ ਆਉਂਦਾ ਉੱਥੀ celebrate ਕਰਦੇ ਹਾਂ mostly

ਤੇ booking ਵਗੇਰਾ ਉੱਥੀ ਹੁੰਦਾ ਹੈ ਉਹਨਾ ਦੀ ਹਾਂਜੀ ਉੱਥੀ ਹੁੰਦੀ ਆ booking and ਆਪਾਂ ਉੱਥੇ ਮਤਲਬ ਵਧੀਆ enjoy ਕਰ ਸਕਦੇ ਹਾਂ ਬੈਠ ਕੇ ਖਾ ਕੇ and ਉੱਥੇ ਦੇ ਛੋਲੇ ਭਟੁਰੇ ਵੀ ਬਹੁਤ ਪਸੰਦ ਨੇ okay ਛੋਲੇ ਭਟੁਰੇ ਵੀ ਬਹੁਤ tasty ਨੇ ਉਹਨਾ ਦੇ okay ਹੋਰ varieties ਵੀ ਨੇ ਉਹਨਾ ਕੋਲ

ਅਹ ਖੀਰ

ਹਾਂਜੀ ਖੀਰ ਵੀ

ਮਿੱਠੀ ਲੱਸੀ but ਵਧੀਆ ਬਣਾਉਂਦੇ ਨੇ ਉਹ okay

ਹਾਂ price ਕੀ ਹੈ ਉਹਦਾ ਮਿੱਠੀ ਲੱਸੀ ਦਾ

okay

ਅਸੀਂ ਜਦੋਂ ਵੀ ਜਾਣੇ ਹਾਂ ਆਪਾਂ ਯਾ ਤਾਂ ਛੋਲੇ ਭਟੁਰੇ and plus ਉਹਦੇ ਨਾਲ ਮਿੱਠੀ ਲੱਸੀ

okay ਜਿਵੇਂ ਕੀ ਬਹੁਤ ਵਧੀਆ ਚੀਜ਼ਾਂ ਉਹ ਦਿੰਦੇ ਨੇ ਖਾਣ ਲਈ ਜਿਵੇਂ ਆਪਾਂ ਕੋਈ mini ਥਾਲੀ ਲੈਣੀ ਹੈ ਯਾ ਫਿਰ Chinese food ਵੀ ਥਾਲੀ ਲੈਣੀ ਹੈ ਉਸਦੇ ਵਿੱਚ ਵੀ ਬਹੁਤ ਚੀਜ਼ਾਂ add ਕਰਦੇ ਨੇ Chinese food ਵੀ available ਹੈ ਉਹਨਾ ਕੋਲ

ਹਾਂਜੀ ਤੁਸੀਂ ਕਦੋਂ try ਕਰਨਾ ਜੱਗੀ sweet ਜੱਗੀ ਜਦ ਵੀ free ਹੋਵਾਂਗੇ ਚੱਲਾਂਗੇ ਵੇਸੇ ਗੋਪਾਲ ਦਾ ਵੀ ਵਧੀਆ ਖਾਣ ਤਾਂ ਗੋਪਾਲ ਦੇ ਮੈਂ ਕੀਤਾ ਹੋਇਆ visit ਬਹੁਤ ਵਧੀਆ ਉਹਨਾ ਦਾ ਵੀ ਹਾਂਜੀ ਮੈਂ ਥੋੜੇ ਦਿਨ ਹੋਗੇ ਹਾਂ sandwich try ਕੀਤਾ ਸੀ ਬਹੁਤ fresh ਸੀਗਾ ਖਾਣ but ਜਿਆਦਾ tasty ਸੀ ਉਹ okay

normal sandwich

ਤੇ ਜਿਹੜੇ ਕੋਹਲੀ ਹੈ ਉੱਥੇ ਵੀ ਬਹੁਤ tasty ਖਾਣਾ